ਇਹ ਨਿੰਮ ਮੈਂ ਹਾਂ ਵਰਤੋਂ ਵਿਚ ਆਉਂਦੀ ਹਾਂ ਕਈ ਮੈਨੂੰ ਨਿੰਮ ਵੀ ਆਖਦੇ ਹਨ। ਮੈਂ ਹਰ ਥਾਂ ਮਿਲਦੀ ਹਾਂ ਪਿੰਡ ਵਿਚ ਹੋਵਾਂ ਜਾਂ ਸ਼ਹਿਰ ਵਿਚ ਖੇਤਾਂ ਵਿਚ ਹੋਵਾਂ ਯਾ ਫੇਰ ਘਰ ਵਿਚ

ਸਡਾਲ ਮੇਰੀ ਛਾਂ ਬਹੁਤ ਸੰਘਣੀ ਹੁੰਦੀ ਆ ਵੱਡੇ ਮੇਰੀ ਛਾਂ ਹੇਠਾਂ ਬੈਠਣਾ ਪਸੰਦ ਕਰਦੇ ਹਨ। ਬੱਚੇ ਮੇਰੀ ਛਾਂ ਹੇਠਾਂ ਖੇਡਦੇ ਹਨ। ਅਤੇ ਪੀਂਘਾਂ ਲਗਾਉਂਦੇ ਹਨ। ਵੈਦ ਮੇਰੇ ਵਿਚ ਗੁਣ ਦੱਸਦੇ ਹਨ, ਕਈ ਦਵਾਈਆਂ ਕੀ ਮੇਰੀ ਹਰ ਇਕ ਪੱਤੇ ਸੁਕਾ ਕੇ ਟਰੰਕਾ ਦੇ ਵਿੱਚ ਕੇ ਮੇਰੇ ਪੱਤੇ ਸੁਕਾ ਕੇ ਟਰੰਕਾ ਦੇ ਵਿੱਚ ਰੱਖਦੇ ਹਨ। ਉਹਨਾਂ ਦਾ ਅਹ ਕਿਸੇ ਵੀ ਤਰਾਂ ਦਾ ਕੀੜਾ ਨਹੀਂ ਲੱਗਦਾ ਕਣਕ ਦੇ ਟੋਲ ਵਿੱਚ ਮੇਰੇ ਪੱਤੇ ਪਾਏ ਜਾਂਦੇ ਹਨ ਲੋਕ ਮੇਰੇ ਪੱਤੇ ਉਬਾਲ ਕੇ ਕੇ ਉਸ ਦਾ ਪਾਣੀ ਨਾਲ ਨਹਾਉਂਦੇ ਹਨ ਮੈਨੂੰ ਫੁੱਲ ਫੱਲ ਬਿ ਲੱਗਦੇ ਹਨ ਮੇਰੇ ਫੱਲਾਂ ਨੂੰ ਨਿਮੋਲੀਆ ਵੀ ਕਿਹਾ ਜਾਂਦਾ ਹੈ ਜਾਂ ਨਿੰਮ ਬੋਲੀ ਵੀ ਕਿਹਾ ਜਾਂਦਾ ਹੈ ਨਿੰਮੋਲੀਆਂ ਥੋੜੀਆਂ ਮਿਠੀਆ ਅਤੇ ਕੌੜੀਆਂ ਹੁੰਦਿਆਂ ਹਨ ਇਹਨਾਂ ਦਾ ਸਾਬਣ ਤੇਲ ਬਣਾਇਆ ਜਾਂਦਾ ਹੈ ਮੇਰੀ ਦਾਤਣ ਕਰਨ ਨਾਲ

ਕਹਿੰਦੇ ਹਨ ਕਿ ਮੇਰੀ ਹਵਾ ਬਹੁਤ ਹੀ ਸ਼ੁੱਧ ਹੁੰਦੀ ਹੈ ਜੀ ਮੈਂ ਗੁਣਕਾਰੀ ਹਾਂ ਤਾਂ ਤੇ ਹੀ ਇਹ ਸਭ ਚੀਜ਼ਾਂ ਪਿਆਰੀਆਂ ਹਨ ਮੇਰਾ ਪਿੰਡ ਕਾਫੀ ਵੱਡਾ ਹੈ ਲਗਭਗ ਦੋ ਸੌ ਘਰ ਹਨ ਕੁੱਝ ਕੱਚੇ ਅਤੇ ਕੁਝ ਪਕੇ ਅਸੀਂ ਪਕੇ ਘਰਾਂ ਦੇ ਵਿਚ ਰਹਿਨੇ ਆਂ ਮੇਰੇ ਪਿਤਾ ਜੀ ਇਕ ਕਿਸਾਨ ਹਨ ਮੈਂ ਸਵੇਰੇ ਜਲਦੀ ਉਠਦਾ ਹਾਂ ਉਨ੍ਹਾਂ ਨਾਲ ਖੇਤਾਂ ਵਿਚ ਕਮ ਕਰਦਾ ਹਾਂ ਅਸੀਂ ਆਪਣੇ ਖਾਣ ਲਈ ਕੁਝ ਕਣਕ ਛੋਲੇ ਚਾਵਲ ਰੱਖ ਲੈਨੇ ਆਂ ਬਾਕੀ ਅਨਾਜ ਮੰਡੀ ਦੇ ਵਿੱਚ ਵੇਚ ਦਿੰਨੇ ਆਂ ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ ਸਾਰੇ ਆਪਣੇ ਆਪਣੇ ਕੀਤੇ ਅਨੁਸਾਰ ਕੰਮ ਕਰਦੇ ਹਨ

ਕੋਈ ਲੋਹੇ ਦੀਆਂ ਬਾਲਟੀਆਂ ਕਹੀਆਂ ਖੁਰਪੇ ਅਤੇ ਦਾਤਰੀਆਂ ਬਣਾਉਂਦਾ ਹੈ ਕੋਈ ਮਿੱਟੀ ਦੇ ਭਾਂਡੇ ਤਿਆਰ ਕਰਦਾ ਹੈ ਕੋਈ ਜੁੱਤੀਆਂ ਬਣਾਉਂਦਾ ਹੈ ਕਿਸੇ ਘਰ ਵਿੱਚ ਦਰੀਆਂ ਤੇ ਖੇਸ ਬੁਣੇ ਜਾਂਦੇ ਹਨ ਕੋਈ ਸਟੂਤ ਦੀ ਛਡੀਜਾਂਦੀ ਦੇ ਟੋਕਰੇ ਬਣਾਉਂਦਾ ਹੈ ਕੋਈ ਕਈਆਂ ਨੇ ਤਾਂ ਮੱਝਾਂ ਰੱਖੀਆਂ ਹੋਈਆਂ ਹਨ ਉਹ ਦੁੱਧ ਵੇਚਣ ਦਾ ਕੰਮ ਕਰਦੇ ਹਨ ਔਰਤਾਂ ਵੀ ਘਰਾਂ ਵਿੱਚ ਖੇਤਾਂ ਵਿੱਚ ਕੰਮ ਕਰਦੀਆਂ ਹਨ ਨਵਾਬਾਂ ਦੇ ਮੁੰਡੇ ਇਕੱਠੇ ਪੜ੍ਹਦੇ ਹਨ ਅਤੇ ਪੁਸਤਕਾਲੇ ਵੀ ਹੈ ਪੁਸਤਕਾਲੇ ਵਿੱਚ ਬਹਿ ਕੇ ਪੜ੍ਹਦੇ ਹਨ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਪਿੰਡ ਵਿੱਚ ਪਸ਼ੂਆਂ ਦਾ ਇੱਕ ਹਸਪਤਾਲ ਵੀ ਹੈ ਜੇਕਰ ਕੋਈ

ਮੇਰੇ ਬਾਬਾ ਜੀ ਪਿੰਡ ਵਿੱਚ ਰਹਿ ਕੇ ਖੁਸ਼ ਹਨ ਉਨ੍ਹਾਂ ਨੂੰ ਖੁੱਲ੍ਹੀ ਹਵਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਮੇਰੇ ਪਿਤਾ ਜੀ ਕਹਿੰਦੇ ਹਨ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਹੁਣ ਸ਼ਹਿਰ ਵਰਗਾ ਹੋ ਗਿਆ ਹੈ ਹੁਣ ਸਾਰੇ ਘਰਾਂ ਵਿੱਚ ਬਿਜਲੀ ਟੈਲੀਵਿਜ਼ਨ ਫਰਾਈਜ਼ ਤਾਂ ਹੁਣ ਤਾਂ ਹੁਣ ਸਾਰਿਆਂ ਕੋਲ ਹਨ ਅਹ ਲੋਗ ਖੇਤਾਂ ਵਿੱਚ ਬਿਜਲੀ ਦੇ ਨਾਲ ਮੋਟਰਾਂ ਚਲਦੀਆਂ ਹਨ ਤਾਂਕੇ ਖੇਤੀ ਟਰੈਕਟਰਾਂ ਦੇ ਨਾਲ ਹੁੰਦੀ ਹੈ ਵੱਟਾ ਵੱਟਾ ਤੇ ਹੱਡਾਂ ਉੱਤੇ ਕਿਸੇ ਕਿਸੇ ਕੋਲ ਹੀ ਹਨ ਹੁਣ ਲੋਕ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹਨ। ਇਹ ਵਾਰ ਇਸ ਵਾਰ ਵੀ ਬਹੁਤਾ ਪਿਆ ਪਿੰਡ ਦਾ ਟੋਭਾ ਪਾਣੀ ਨਾਲ ਭਰ ਗਿਆ ਪਹਿਲਾ ਮੱਝਾਂ-ਗਾਵਾਂ ਭੇਡਾਂ-ਬੱਕਰੀਆਂ ਉਠੋ ਪਾਣੀ ਪੀਂਦੀਆਂ ਹਨ ਪਸ਼ੂਆਂ ਨੂੰ ਸਾਫ ਪਾਣੀ ਪਿਲਾਇਆ ਜਾਂਦਾ ਹੈ ਅਤੇ ਘਰਾਂ ਵਿੱਚ ਟੂਟੀਆਂ ਦਾ ਪਾਣੀ ਪੀਂਦੇ ਹਨ ਨਲਕੇ ਆ ਤੇ ਖੂਨ ਘੱਟ ਗਏ ਹਨ ਪਹਿਲਾਂ ਹੰਡ ਪੰਪ ਹੁੰਦੇ ਸੀ ਮੇਰੇ ਚਾਚਾ ਜੀ ਡਾਕਟਰ ਹਨ ਉਨ੍ਹਾਂ ਨੂੰ ਉਹ ਚੰਡੀਗੜ੍ਹ ਰਹਿੰਦੇ ਹਨ ਛੋਟੀਆਂ ਛੁੱਟੀਆਂ ਦੇ ਵਿਚ ਉਹਨਾਂ ਦਾ ਪਰਿਵਾਰ ਹੀ ਪਿੰਡ ਆਉਂਦਾ ਹੈ ਸੜਕ ਪਕੀ ਹੋਣ ਕਰਕੇ ਕਾਰ ਸਿੱਧੀ ਘਰ ਦੇ ਵਿੱਚ ਆਉਂਦੀ ਹੈ ਉਹ ਕਹਿੰਦੀ ਹੈ ਕਿ ਤਾਜ਼ੀਆਂ ਸਬਜ਼ੀਆਂ ਤੇ ਪਿੰਡ ਦੇ ਵਿੱਚ ਹੀ ਮਿਲਦੀਆਂ ਹਨ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਉਹ ਬਹੁਤ ਖੁਸ਼ ਹੁੰਦੇ ਹਨ ਗੰਨੇ ਚੂਪਣਾ ਉਨ੍ਹਾਂ ਨੂੰ ਬੜਾ ਚੰਗਾ ਲਗਦਾ ਹੈ ਮੇਰਾ ਪਿੰਡ ਇੱਕ ਇਕ ਮੇਲ ਇੱਕ ਮੇਲਾ ਵੀ ਲੱਗਦਾ ਹੈ ਮੇਲੀ ਮੇਲੇ ਵਾਲੀ ਥਾਂ ਬਹੁਤ ਰੋਣਕ ਲੱਗਦੀ ਹੈ ਸ਼ਹਿਰ ਵਿੱਚ ਮੇਲਾ ਵੇਖਣ ਆਉਂਦੇ ਮੈਂ ਬਸ ਚੜਕੇ ਕਦੇ-ਕਦੇ ਸ਼ਾਇਰ ਵੀ ਜਾਂਦਾ ਹਾਂ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦਾ ਪੰਛੀ ਹੁੰਦੇ ਹਨ ਚਿੜੀਆਂ ਤੇ ਗੁਟਕਾਰਲ ਗੀਤ ਗਾਉਂਦੀਆਂ ਹਨ ਬਤਕਾਂ ਤਲਾਬ ਵਿਚ ਤਰਦੀਆਂ ਤੇ ਨਹਾਂ ਹੁੰਦੀਆਂ ਹਨ ਕਾਵਾਂ ਇਕੱਠੇ ਹੋ ਕੇ ਕਾਵਾਂ ਰੌਲੀ ਪਾਈ ਹੈ ਕੋਇਲ ਨੇ ਮਿੱਠੀ ਮਿੱਠੀ ਜਹੀ ਕੂਕ ਲਾਈ ਐ ਬਦਲਾਂ ਨੂੰ ਵੇਖ ਕੇ ਮੋਰ ਨੇ ਪੈਲੀਂ ਪਾਈਏ ਤੋਤਿਆਂ ਦੀ ਡਾਰ ਅੰਬੀਆਂ ਤੇ ਆਈ ਹੈ ਸੋਹਣਿਆਂ ਕਬੂਤਰਾਂ ਉਡਾਰੀਆਂ ਉਡਾਰੀਆਂ ਲਾਈਆਂ ਨੇ ਇਲਾਹ ਕੋਲੋਂ ਖੰਭ ਮਾਰ ਕੇ ਉਡਾਰੀਆਂ ਗਿਰਝਾਂ ਗਿਰਝਾਂ ਅਕਾਸ਼ ਵਿਚ ਲਾਉ ਨੀ ਲਾਉਨ ਤਾਰਿਆਂ

ਸੁੰਢ ਨਾਲ ਕੀੜੇ ਭਾਲਦਾ ਹੈ ਹੰਸਾਂ ਦੀ ਟੋਲੀ ਮੋਤੀ ਨੂੰ ਟੋਲਦੀ ਹੈ ਘੁੱਗੀ ਬੈਠੀ ਦੂਰ ਤੂੰ ਹੀ ਤੂੰ ਤੂੰ ਬੋਲਦੀ ਹੈ ਘੁੱਗੀ ਬੈਠੀ ਦੂਰ ਤੂੰ ਹੀ ਤੂੰ ਤੂੰ ਬੋਲਦੀ ਹੈ ਆਲਾ-ਦੁਆਲਾ ਸਾਡਾ ਇਨ੍ਹਾਂ ਨੇ ਸਭ ਸਜਾਇਆ ਹੈ ਪੰਛੀਆਂ ਦਾ ਦੇ ਨਾਲ ਜਗ ਚਗਾ ਲਗਦਾ ਹੈ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਵਿੱਚ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਅਪੁ ਦੀਆਂ ਕੁਕੜੀਆਂ ਅਪੁ ਨੇ ਦੋ ਕੁੜੀਆਂ ਖਰੀਦੀਆਂ ਇੱਕ ਦਾ ਰੰਗ ਦਾ ਛਿੱਟਾ ਚਿੱਟਾ ਤੇ ਦੂਸਰੀ ਦਾ ਸੀ ਕਾਲਾ ਆਪੀਨੇ ਅਪੁ ਨੇ ਸੋਚਿਆ ਕਿ ਦੋਵੇਂ ਰੋਜ਼ ਆਂਡੇ ਦੇਣਗੀਆਂ ਆਂਡੇ ਵੇਚ ਕੇ ਪੈਸੇ ਵੱਟਾ ਵੱਟਾ ਗਾ ਤਾਂ ਹੋਰ ਟੁਕੜੀਆਂ ਲੈ ਆਵੇਗਾ ਅਪੁ ਉਹ ਟੁਕੜੀਆਂ ਲੈ ਕੇ ਘਰ ਆ ਗਿਆ ਪਹਿਲਾਂ ਉਹ ਵਿਹੜੇ ਵਿੱਚ

ਕੁੱਕੜੀਆਂ ਚੰਗੀਆਂ ਲਗਦੀਆਂ ਸਨ ਉਹਨਾਂ ਉਸ ਨੇ ਟੁਕੜਿਆਂ ਨੂੰ ਜਿਹੜਾ ਕੁੜ ਕੁੜ ਕਰਨਾ ਵੀ ਚੰਗਾ ਲੱਗਿਆ ਟੁਕੜਿਆਂ ਨੂੰ ਪਿਆਸ ਵੀ ਲੱਗੀ ਹੋਈ ਸੀ ਤੇ ਅਪੁ ਨੇ ਉਠਿਆ ਤੇ ਅਤੇ ਇੱਕ ਪਾਣੀ ਨੂੰ ਕੋਲੇ ਵਿੱਚ ਲਿਆ ਕੇ ਰੱਖ ਦਿੱਤਾ ਹੁਣ ਅਪੁ ਨੇ ਕੁੱਕੜੀਆਂ ਦੇ ਵੱਲ ਵੇਖਿਆ ਤੇ ਅਪੁ ਨੇ ਅੱਜ ਮੈਂ ਦੋਨਾਂ

ਤੇ ਸਾਂਝ ਹੋ ਗਈ ਉਨ੍ਹਾਂ ਨੇ ਕੁੱਕੜੀਆਂ ਦੇ ਖੁੱਡੇ ਵਿੱਚ ਬੰਦ ਕਰ ਦਿੱਤਾ ਫੜਨ ਦੀ ਆਵਾਜ਼ ਆਈ ਕੁੱਕੜੀਆਂ ਲੜ ਰਹੀਆਂ ਸਨ ਗੁੱਸੇ ਵਿਚ ਆ ਕੇ ਖੰਭ ਖੜ੍ਹੇ ਸਨ ਕਿਉਂ ਲੜੀਆਂ ਉਹ ਅਪੁ ਨੇ ਪਾਣੀ ਪਾਣੀ ਰੱਖਿਆ ਹੋਇਆ ਸੀ ਭਾਂਡਾ ਛੋਟਾ ਸੀ ਜੋ ਕੁੱਕੜੀਆਂ ਬਾਰੀ-ਬਾਰੀ ਪਾਣੀ ਪੀਂਦੀਆਂ ਤੇ ਠੀਕ ਸੀ ਪਰ ਉਹ ਦੋਵੇਂ ਇੱਕੋ ਵਾਰੀ ਪਾਣੀ ਪੀਣ ਲੱਗੀਆਂ ਤਾਂ ਚਿੱਟੀ ਕੁਕੜੀ ਪਹਿਲਾਂ ਮੈਂ ਪੀਵਾਂ ਗੀ ਤਾਂ ਤੇ ਕਾਲੀ ਕੁਕੜੀ ਕਹਿੰਦੀ ਪਹਿਲਾਂ ਮੈਂ ਪੀਵਾਂ ਗੀ ਬਹੁਤ ਚਿਰ ਪਹਿਲਾਂ ਦੀ ਗੱਲ ਆ, ਉਦੋਂ ਮੈਂ ਅੱਠਵੀਂ ਚ ਹੁੰਦੀ ਸੀਗੀ ਤੇ ਮੈਂ ਨਾ ਮਤਲਬ ਮੇਰੇ ਆਪਣੇ ਘਰਦੇ ਅਹ ਘਰਦੇ ਮੈਨੂੰ ਕਿੱਤੇ ਹੋਰ ਛੱਡ ਦਿੱਤਾ ਸੀਗਾ ਮਤਲਬ ਕਿਸੇ ਰਿਸ਼ਤੇਦਾਰ ਦੇ ਘਰੇ ਤੇ ਮੈਂ ਉਹਨਾਂ ਦੇ ਘਰ ਰਹਿੰਦੀ ਹੁੰਦੀ ਸੀਗੀ ਤੇ ਉੱਥੇ ਖਾ ਅਹ ਪੜ੍ਹਨਾ ਪੜ੍ਹਾਉਣਾ ਸਾਰਾ ਕੁਛ ਉੱਥੇ ਹੀ ਹੁੰਦਾ ਸੀਗਾ ਮੇਰਾ ਘਰਦੇ ਮੇਰੇ ਥੋੜ੍ਹੇ ਜਿਹੇ ਪਰੇਸਾਨ ਸੀਗੇ ਮਤਲਬ ਆਰਥਿਕ ਤੰਗੀ ਸੀਗੀ, ਜਿਸ ਕਰਕੇ ਮੈਨੂੰ ਉੱਥੇ ਛੱਡ ਦਿੱਤਾ ਸੀਗਾ ਤੇ ਨੇ ਤੇ ਉਹਨਾਂ ਨੇ ਮੇਰੀ ਪੜ੍ਹਾਈ ਲਿਖਾਈ ਦਾ ਖ਼ਰਚਾ ਵੀ ਉਠਾਇਆ ਸੀਗਾ ਤੇ ਉਹਨਾਂ ਦੇ ਘਰ ਰਹਿੰਦੀ ਸੀਗੀ ਮੈਂ, ਉਹ ਮੇਰਾ ਬਹੁਤ ਵਧੀਆ ਧਿਆਨ ਰੱਖਦੇ ਹੁੰਦੇ ਸੀਗੇ ਤੇ ਮੇਰੀ ਪੜ੍ਹਾਈ ਲਿਖਾਈ ਵੀ ਦੇਖਦੇ ਹੁੰਦੇ ਸੀਗੇ ਉਸ ਤੋਂ ਬਾਅਦ ਕੀ ਸੀਗਾ ਉਹਨਾਂ ਨੇ ਮੈਨੂੰ ਅਹ ਪੜ੍ਹਨੇ ਪਾਇਆ ਜਿਸ ਸਕੂਲੇ ਉਹ ਮੈਥੋਂ ਮੰਗਦੇ ਵੀ ਤੇਰਾ ਉਹ ਚਾਹੀਦਾ ਹੈਗਾ ਹੈ ਅਹ certificate ਜਨਮ ਦਾ ਪ੍ਰਮਾਣ ਪੱਤਰ ਮੇਰੇ ਕੋਲ ਹੈ ਨੀ ਸੀਗਾ। ਤੇ ਉਹਨਾਂ ਨੇ ਕੀ ਕੀਤਾ ਕਿ ਵੀ ਤੁਹਾਡੇ ਕੋਲ ਜਨਮ ਪ੍ਰਮਾਣ ਪੱਤਰ ਤਾਂ ਹੈ ਨੀ ਤੇ ਅਸੀਂ admission ਨਹੀਂ ਦੇ ਸਕਦੇ ਤੁਹਾਨੂੰ ਮੇਰੇ ਜਿਹੜੇ ਅੰਕਲ ਸੀ ਉਹਨਾਂ ਨੇ ਕਿਹਾ ਵੀ ਕੁੜੀ ਨੂੰ ਦਾਖਲਾ ਤਾਂ ਚਾਹੀਦਾ ਹੀ ਹੈ। ਵੀ ਅੱਗੇ ਇਹਨੇ ਪੜ੍ਹਨਾ ਹੈ ਉਹ ਕਹਿੰਦੇ ਨਹੀਂ ਸਰਕਾਰੀ ਸਕੂਲ ਦੇ ਵਿੱਚ ਨੀ ਹੋ ਸਕਦਾ ਤੁਸੀਂ ਏਦਾਂ ਕਰੋ ਤੁਸੀਂ ਬਾਹਰੋਂ ਮਤਲਬ private ਕਿਤੇ ਪੇਪਰ ਦਵਾ ਦਓ ਉਹ ਹੋ ਜਾਏਗਾ ਕਹਿੰਦੇ ਚੰਗਾ, ਮੈਂ ਜਿਹੜੀ ਸੀਗੀ ਉਦੋਂ ਚੋਥੀ class ਦੇ ਵਿੱਚ ਪੜ੍ਹਦੀ ਹੁੰਦੀ ਸੀਗੀ, ਚੰਗੀ ਭਲੀ ਪੜ੍ਹਦੀ ਸੀਗੀ ਨਹੀਂ sorry ਅੱਠਵੀਂ ਚ ਸੀਗੀ ਨਾ ਉਦੋਂ ਨਹੀਂ ਅੱਠਵੀਂ ਚ ਨੀ ਸੀ sorry ਚੌਥੀ class ਚ ਸੀਗੀ। ਤੇ ਚੌਥੀ class ਦੇ ਵਿੱਚ ਪੜ੍ਹਦੀ ਚੰਗੀ ਭਲੀ ਮੈਨੂੰ ਉੱਥੋਂ, ਉੱਥੇ ਭੇਜ ਦਿੱਤਾ ਸੀਗਾ ਪੰਜਵੀਂ ਚੌਥੀ ਪਾਸ ਕਰਕੇ ਗਈ ਸੀਗੀ ਪੰਜਵੀਂ class ਦੇ ਵਿੱਚ ਮੈਨੂੰ ਜਿਹੜਾ ਦਾਖਲਾ ਦੇਣਾ ਸੀਗਾ। ਪਰ ਉਦੋਂ ਹੋਇਆ ਕੀ ਸਿਰਫ਼ ਇੱਕ ਜਨਮ ਪ੍ਰਮਾਣ ਪੱਤਰ ਕਰਕੇ ਮੈਨੂੰ ਦਾਖਲਾ ਨਹੀਂ ਸੀ ਮਿਲਿਆ ਕਿਸੇ ਵੀ ਸਕੂਲੇ, ਖ਼ਾਸ ਕਰਕੇ ਸਕੂ ਅਹ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੀ ਹੁੰਦਾ ਹੈ ਥੋੜ੍ਹੀ ਜਿਹੀ ਮਤਲਬ ਜਦੋਂ ਦਾ ਇਹ ਥੋੜ੍ਹਾ ਜਿਹਾ ਮਤਲਬ ਕੀ ਕਹਿੰਦੇ ਮੋਦੀ ਦੀ ਜਿਹੜੀ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਦੀ ਗੱਲ ਹੈ ਬਹੁਤ ਜ਼ਿਆਦਾ ਮਤਲਬ ਦੋ ਹਜ਼ਾਰ ਸੱਤ ਅੱਠ ਦੀ ਗੱਲ ਹੈ ਉਦੋਂ ਕਾਫ਼ੀ ਕੁਛ ਸੁਧਾਰ ਆ ਚੁੱਕਿਆ ਸੀਗਾ private ਸਕੂਲਾਂ ਦੇ ਵਿੱਚ ਬਸ ਲੁੱਟ ਖਸੁੱਟ ਸੀਗੀ। ਹੁਣ ਵੀ ਹੈਗੀ ਹੈ ਇੰਨੀ ਪੜ੍ਹਾਈ ਨੀ ਹੈਗੀ ਅਹ private ਸਕੂਲਾਂ ਦੇ ਵਿੱਚ ਹੁਣ ਤਾਂ ਖੈਰ ਵਧੀਆ ਬਣ ਗਏ ਹੋਰ ਵੀ ਜ਼ਿਆਦਾ ਜਿਹੜੇ ਜ਼ਿਆਦਾ ਹੀ ਮਹਿੰਗੇ ਨੇ ਉਹਨਾਂ ਦੇ ਵਿੱਚ ਤਾਂ ਚੰਗੀ ਭਲੀ ਮਤਲਬ ਪੜ੍ਹਾਈ ਹੈਗੀ ਹੈ ਤੇ ਜਿਹੜੇ normal ਜਿਹੇ ਸਕੂਲ ਹੈਗੇ ਨਾ ਉਹਨਾਂ ਦੇ ਵਿੱਚ ਇੰਨੀ ਕੋਈ ਚੰਗੀ ਪੜ੍ਹਾਈ ਨੀ ਹੈਗੀ ਹੈ ਉਹ ਬਸ ਪੈਸੇ ਹੀ ਹੁੰਦੇ ਆ, ਉਹਨਾਂ ਨੂੰ ਤਾਂ ਮਤਲਬ ਜਿਹੜੇ ਅਹ ਉਹ ਰੱਖੀਆਂ ਹੁੰਦੀਆਂ ਨਾ ਅਧਿਆਪਕਾਂ ਉਹ ਵੀ ਜ਼ਿਆਦਾ ਪੜ੍ਹੀਆਂ ਲਿਖੀਆਂ ਨੀ ਰੱਖੀਆਂ ਹੁੰਦੀਆਂ। ਕਿਉਂਕਿ ਸਾਡੇ ਕੋਲ ਇੱਕ ਸਕੂਲ ਹੈਗਾ ਹੈ ਸਾਡੇ ਘਰ ਕੋਲ ਉਹਦੇ ਵਿੱਚ ਮੈਂ ਖੁੱਦ ਆਪ ਜਦੋਂ ਮੈਂ ਬਾਰਵੀਂ ਅਹ ਕਰ ਰਹੀ ਸੀਗੀ open board ਤੋਂ ਕੀਤੀ ਸੀ ਮੈਨੇ ਬਾਰਵੀਂ ਤੇ

ਤੇ ਇਹ ਹਿਸਾਬ ਹੈਗਾ ਹੈ ਇੱਥੇ ਅਹ ਕੀ ਕਹਿੰਦੇ ਹੈ ਸਰਕਾਰੀ ਸਕੂਲਾਂ ਦਾ ਓਹ sorry ਮਾਫ਼ੀ ਚਾਵਾਂਗੀ ਅਹ private ਸਕੂਲਾਂ ਦਾ, ਜਿਹੜੇ ਸਰਕਾਰੀ ਸਕੂਲ ਹੈਗੇ ਨਾ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਪੜ੍ਹਾਈ ਵਧੀਆ ਹੋਣ ਲੱਗ ਗਈ ਹੈ ਜਦੋਂ ਦੀ ਉਹ ਥੋੜ੍ਹਾ ਜਿਹਾ ਮਤਲਬ time ਹੋ ਗਿਆ ਹੈ ਦਸ ਦਸ ਬਾਰਾਂ ਸਾਲਾਂ ਤੋਂ ਥੋੜ੍ਹਾ ਚੰਗਾ ਮਾਹੌਲ ਵੀ ਹੋ ਗਿਆ ਹੈ ਤੇ ਮਾਰ ਕੁੱਟ ਤਾਂ ਦੇਖੋ ਹਰ ਜਗ੍ਹਾ ਹੁੰਦੀ ਹੈ ਭਾਵੇਂ ਉਹ ਸਰਕਾਰੀ ਸਕੂਲ ਹੋਵੇ ਭਾਵੇਂ ਹੋਵੇ private ਹਨਾ ਅਹ ਬੱਚਾ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਕਿਸੇ ਨੂੰ ਸਹਿ ਨੀ ਸਕਦਾ, ਇਹ ਸੰਸਕਾਰ ਕੁਛ ਤਾਂ ਮੈਂ ਕਹਾਂਗੀ ਵੀ social media ਤੋਂ ਮਿਲੇ ਆ ਤੇ ਕੁਛ ਮਾਪੇ ਬੱਚਿਆਂ ਦੇ ਉੱਤੇ ਇੰਨਾ ਧਿਆਨ ਨੀ ਦਿੰਦੇ, ਬੱਚਿਆਂ ਨੂੰ ਚਾਹੁਨੇ ਹਾਂ ਵੀ ਪੜ੍ਹੇ ਸਾਡਾ ਬੱਚਾ ਕੁਛ ਬਣੇ ਠੀਕ ਹੈ।